ਪਰ ਆਪਣੇ India ਅਹ team ਨੀ ਹੈਗੀ ਜਿਹੜੀ world cup ਖੇਡ ਕੇ ਆਈ ਹੋਵੇ

ਪਰ qualify ਵੀ ਨੀ ਕਰ ਪਾਉਂਦੀ

ਦੇਖੋ ਸਰਕਾਰ ਧਿਆਨ ਦਉਗੀ ਤਾਂ ਜਾਉਗੀ hockey world cup ਹੋ ਕੇ ਜਾਂਦੀ ਏ ਠੀਕ ਏ cricket ਵੀ ਜਾਂਦਾ ਜੇ ਚੀਜ਼ਾਂ ਜਾ ਸਕਦੀ ਉਹਨੂੰ ਵੀ ਧਿਆਨ ਦਉਗੀ ਸਰਕਾਰ ਇਹ ਤਾਂ ਜਾਉਗੀ

ਉਹ ਤਾਂ ਰਹਿਣਾ ਰਹਿਣਾ ਏ ਜੀ ਜੇ ਤਾਂ ਛੋਟੇ ਛੋਟੇ ਦੇਸ਼ ਠੀਕ ਏ ਦੋਹਾ Dubai ਠੀਕ ਏ ਮਲੇਸ਼ਿਆ ਜਾਂ ਇਹ ਛੋਟੇ ਛੋਟੇ ਕੰਟਰੀਆਂ ਨੇ ਜਿਹੜੀ ਵੀ ਆ ਖੇਡ ਰਹੀਆਂ ਨੇ ਜਾ ਕੇ world cup ਕੋਈ ਐਡੀ

ਆਬਾਦੀ ਵਾਲਾ ਦੇਸ਼ ਹੋ ਕੇ ਹਨਾ ਇੱਡੀ generation ਹੋ ਕੇ ਆਪਣੇ ਜਨਸੰਖਿਆ India ਚ ਪਰ

ਹਾਂ ਜਾਣਗੇ

ਹੋਰ ਦੇਖ ਲਿਉ ਹੁਣ ਕਿੰਨੀਆਂ ਗੇਮਾ ਕਾਫੀ ਹੁਣ ਖਤਮ ਹੀ ਹੋ ਗਏ ਆਪਾਂ ਬੰਟੇ ਵੇਖ ਲੋ ਬੰਟੇ ਨੀਂ ਹੁਣ ਪਤਾ ਨੀ ਕਿਸੇ ਨੂੰ ਨਿਆਣੇ ਖੇਡਦੇ ਨੀ ਹੈਗੇ

ਜੇ ਹੈ cricket ਹੈ ਇਹਨਾ ਬਾਰੇ ਹੈ knowledge ਹੈ ਹਜੇ ਇਹਦੇ ਵਿੱਚ

ਬਹੁਤ ਜਿਆਦਾ ਕਿਉਂਕਿ ਉਹੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਬੀ cricket ਤੇ ਜਿਆਦਾ ਧਿਆਨ ਦੇ ਰਹੇ ਨੇ

ਹਮ ਕਹਿੰਦੇ ਦਿਖਦੀ ਏ ਵਿਕਦੀ ਏ ਹੁਣ ਉਹੀ

ਬੱਸ ਬੱਸ ਬੱਸ ਇਹ ਹੁਣ cricket ਨੂੰ ਜਿਆਦਾ ਦੇਣ ਲੱਗ ਗਏ

ਛੋਟੀ ਗੇਮਾ ਨੂੰ ਘਟਾਈ ਜਾ ਰਹੇ ਏ ਸਕੂਲ ਚ ਵੀ ਦੇਖ ਲੋ ਸਕੂਲਾ ਚ ਵੀ ਹੁਣ ਕਿਹੜਾ ਕਿੰਨਾ ਪੁੱਛਦੇ ਏ ਅੱਗੇ ਕਿੰਨੇ ਦੇਖੋ ਹਰੇਕ ਸਾਲ ਚ ਦੋ ਵਾਰ ਗੇਮਾ ਹੋਈਆਂ ਕਰਦੀਆਂ ਸਕੂਲਾ ਚ ਹੁਣ ਮੈਂ ਨਹੀਂ ਸੁਣਿਆ ਕਦੀ ਹੋਈ ਹੋਵੇ ਚਲੋ ਘੱਟੋ ਘੱਟ ਸਰਕਾਰੀ ਸਕੂਲਾ ਚ ਮਾੜੀ ਮੋਟੀ game ਹੋਈ ਜਾਂਦਾ private ਵਾਲੇ ਜਮਾ ਈ ਖਤਮ ਈ ਏ ਕਹਾਣੀ ਉਹ ਤਾਂ ਕਰਦੇ ਈ ਨੀ ਹੈਗੇ

ਅਹ ਕਹਿੰਦਾ study ਕਰੀ ਜੋ study ਕਰੀ ਜੋ ਪਰ ਗੇਮਾ ਵਾਲੇ ਪਾਸੇ ਖਤਮ ਏ

ਹੋਰ ਪਰ ਚਾਹੀਦਾ ਨਾ ਦੇਖੋ ਬੱਚਿਆਂ ਦਾ ਮਾਨਸਿਕ ਦੇਣ ਵਾਲਾ body school ਚਾਹੀਦਾ ਨਾ physically body ਤੇ ਵੀ ਚਾਹੀਦਾ ਵੀ ਇਹ ਜੇ ਵੀ ਕੋਈ ਗੇਮਾ ਹੋਣ ਜਿਹੜਾ body fit ਰਹੇ ਬੱਚਿਆਂ ਦੀ ਹੁਣ ਜਰੂਰੀ ਥੋੜੀ ਏ ਪੜ੍ਹਾਈ ਨੀ ਏ ਪੜ੍ਹਾਈ ਓ ਕਰਾਈ ਜਾਉ ਅੱਗਲੇ ਨੂੰ ਹਨਾ ਬੱਚੇ ਨੂੰ

ਟੇਂਸ਼ਨਾ ਪਈ ਰਹੇ ਗੇਮਾ ਨਾਲ ਕੀ ਬੱਚੇ tension ਵੀ ਦੂਰ ਹੁੰਦੀ ਆ ਹਾਂ ਹਾਂ ਧਿਆਨ ਬਣਦਾ ਬੜਾ ਫਰਕ ਪੈਂਦਾ ਪਸੀਨਾ

ਪਰ ਦੇਖੋ ਹੁਣ ਕੀ ਬਣਦਾ ਸਰਕਾਰ ਚਲੋ ਆਪਾਂ ਤਾਂ ਹੁਣ ਕੀ ਕਰ ਸਕਦੇ ਆ ਕਿਉਂਕਿ ਬੜੇ ਪੱਧਰ ਤੇ ਕੰਮ ਏ ਆਪਾਂ ਤਾਂ ਕੁੱਝ ਨੀ ਕਰ ਸਕਦੇ ਇਹਦੇ ਵਿੱਚ ਨੀ ਆਪਾਂ ਤਾਂ ਇਹੀ ਕਹਿ ਸਕਦੇ ਆ ਬੀ ਭਾਈ

ਮੈਂ ਕਿਹਾ ਤੁਸੀਂ ਗੇਮਾ ਖੇਡਿਆ ਕਰੋ ਕੋਈ ਨਾ ਕੋਈ game ਖੇਡਿਆ ਕਰੋ football ਖੇਡ ਲਿਆ ਕਰੋ hockey ਖੇਡੋ ਜਾਂ ਕੋਈ ਇਸ ਤਰ੍ਹਾਂ ਦੀ ਗੇਮਾ

ਖੇਡ ਦੇ football ਤਾਂ ਹਜੇ ਫੇਰ ਖੇਡ ਹੋਜੂ ਹੋਰ football ਖੇਡਿਆ ਕਰੋ ਦੇਖੋ ਉਹਦੇ ਨਾਲ ਕੀ ਏ ਇੱਕ ਤਾਂ game ਦੀ game ਨਾਲੇ exercise ਦੀ exercise

ਨਹੀਂ ਤਾਂ hockey ਦੇ screen ਬਹੁਤ slow

ਹਾਂਜੀ kick ਮਾਰਦੇ ਏ ਆਪਾਂ ਨੂੰ ਤਾਂ ਉਹ ਹੈ ਫਲਾਣੇ ਨੂੰ ਉਹ ਕਰਨਾ ਹਾਂਜੀ ਹਾਂਜੀ ਪਰ hockey ਚ ਤਾਂ ਹੈਗਾ ਚਲੋ ਏ ਤਾਂ ਜੇ ਸੱਟ ਵੱਜਣੀ ਏ ਤਾਂ ਕਹਿਣਾ football ਦੀ ਮੂੰਹ ਤੇ ਮੂੰਹ ਤੇ ਜਾ ਕੇ ਵੱਜ ਸਕਦੀ ਏ

ਉਸ ਚ ਤਕਨੀਕ ਜਿੰਨੀ ਏ ਹੁਣ ਮੇਰੇ ਹਿਸਾਬ ਨਾਲ ਮੈ hockey ਦੇ ਤਾਂ

ਵੇ ਹਾਂ ਜਿਵੇਂ ਆਪਣੇ age ਤਾਂ ਜਿਆਦਾ ਹੁਣ ਵੀ ਧਿਆਨ ਦੇਣਾ ਪੈਣਾ ਨਹੀਂ ਤਾਂ ਦੇਖ ਲੋ ਗੋਡੇ ਖੜ ਜਾਣਗੇ ਬਿਲਕੁਲ sir ਬਿਲਕੁਲ ਹਾਂ ਜੇ ਨਹੀਂ ਆਪਾਂ ਕੋਈ game ਚ ਪਵਾਂਗੇ exercise ਨਹੀਂ ਕਰਾਂਗੇ ਫੇਰ ਤਾਂ ਗੋਡੇ ਖੜਨੇ ਏ ਕੋਈ ਨਾ ਕੋਈ game ਦੇ through ਆਪਣੀ exercise ਤਾਂ ਹੁੰਦੀ ਏ

ਠੀਕ ਏ cycle ਦੀ ਗੇਮਾ ਵੀ ਹੈਗੀਆਂ cycle ਭਜਾਉ ਜਿਵੇਂ ਵੀ race ਲਾਉ ਹਨਾ ਵੀ ਉਹਦੇ ਨਾਲ ਕੀ ਏ body fit ਰਹੇ

ਇਹ ਚੀਜ਼ਾਂ ਤਾਂ ਆਪਾਂ ਨੂੰ ਧਿਆਨ ਦੇਣਾ ਪਉਗਾ ਤੇ ਬਬੱਚਿਆਂ ਨੂੰ ਵੀ ਲੈ ਕੇ ਜਾਇਆ ਕਰੋ ground ਚ ਬੱਚੇ ਵੀ ਖੇਡਣ ਠੀਕ ਏ ਬੱਚੇ ਦੇ ਬਹਾਨੇ ਬੰਦਾ ਆਪ ਵੀ ਖੇਡ ਲੈਂਦਾ ਬੱਚੇ ਹੁਣ ਐਂ ਏ ਫੇਰ ਉਹੀ ਗੱਲ ਆ ਗਈ ਨਾ ਫੇਰ ਜਿੰਨਾ ਮਰਜੀ ਕਹਿ ਲੋ ਉਨੇ ਹੀ mobile ਤੇ mobile ਤੇ game ਖੇਡਣੀ ਏ ਬੱਸ ਮੈਂ ਤੁਹਾਨੂੰ ਛੋਟੀ ਜੀ story ਦੱਸਦਾ ਮੈਂ ਅਖਬਾਰ ਚ ਪੜ੍ਹੀ ਸੀ ਉਹ ਕਹਿ ਰੇ parents ਜਿਵੇਂ ਸ਼ਹਿਰ ਚਲੇ ਜਾਨੇ ਏ ਮਾਂ ਬਾਪ ਉਹਦੇ ਦਾਦਾ ਦਾਦੀ ਪਿੰਡ ਚ ਹੁੰਨੇ ਏ

ਉਹ ਦਾਦਾ ਦਾਦੀ ਹੁੰਦੇ ਨੀ ਬੀ ਉਥੇ ਆਪਣਾ ਪਿੰਡ ਸ਼ਹਿਰ ਚ ਆਪਣੇ ਬੇਟੇ ਕੋਲ

ਪੋਤੇ ਕੋਲ ਬਹਿ ਕੇ ਕਹਿੰਦੇ ਕਹਿੰਦੇ ਹਾਂ ਬਾਈ ਤੂੰ ਕਿਆ ਕੁੱਝ ਖੇਡਦਾ ਹੁੰਦਾ ਕਹਿੰਦਾ ਜੀ ਮੈਂ football ਖੇਡਦਾ ਮੈਂ cricket ਖੇਡਦਾ

ਦੇਖਦੇ ਆ ਤੂੰ ਜਾਂਦਾ ਹੈ ਨੀਂ ਖੇਡਣ ਕਹਿੰਦਾ ਸਾਰਾ ਦਿਨ ਕਹਿੰਦਾ ਦਾਦਾ

mobile ਤੇ ਖੇਡਦਾ

ਮਤਲਬ ਬੜੀ ਕਹਾਣੀ ਸੀ ਉਹ ਵੀ ਉਹ ਪਹਿਲਾਂ ਖੁਸ ਹੋ ਜਾਂਦਾ ਫੇਰ ਜਦ ਪਤਾ ਲੱਗਦਾ mobile ਤੇ ਖੇਡ ਰਹੇ ਏ ਫੇਰ ਤੁਹਾਨੂੰ ਦੱਸ

ਠੀਕ ਏ ਆਪਾਂ ਆਪਣੇ ਕੋਈ ਕੰਮ ਦੇ ਮਾਰੇ ਆਪਾਂ ਓ ਕੰਮ ਕਰ ਲਈਏ ਨਿਆਣਾ ਟਿਕਿਆ ਰਹੇ ਨਿਆਣੇ ਨੂੰ mobile ਦੇਤਾ ਹੁਣ ਨਿਆਣੇ mobile ਦੇ ਵਿੱਚ ਉਲਝ ਗਏ

ਜਿੰਮੇਵਾਰ ਤਾਂ ਆਪਾਂ ਈ ਆ ਨਾ ਗਲਤੀ ਤਾਂ ਆਪਣੀ ਹੀ ਨਾ ਜੇ ਕਹੀਏ ਬੱਚਿਆਂ ਦੀ ਗਲਤੀ ਨਹੀਂ ਗਲਤੀ ਆਪਣੀ ਏ ਗਲਤੀ ਤਾਂ ਆਪਣੀ ਹੈ ਮੈਂ ਕਹੁ ਅਹ ਕੀ ਕਹਿ ਸਕਦੇ ਆ ਤੁਸੀਂ generation ਕਹਿਲੋ gap ਕੁੱਝ ਕਹਿਲੋ time ਏ ਇਸ ਤਰ੍ਹਾਂ ਦਾ ਆ ਗਿਆ ਵੀ

ਜਿੰਨਾ ਦੇ ਵਿੱਚ ਹਾਂ ਫੇਰ ਉਹਨਾ ਨੇ ਕਹਿਣਾ ਬਾਹਰ ਨੀ ਜਾਣਾ ਅੰਦਰ ਹੀ ਰਹੋ ਅੰਦਰ ਹੀ phone ਦੇਦੋ ਬੱਸ ਬੱਸ ਉਹੀ ਤਾਂ ਗਲ ਏ

ਵੀ ਭਾਈ mobile ਤੇ game ਗੁਮ ਨਾ ਖੇਡ mobile ਪਰੇ ਕਰਦੇ ਛੱਡ ਦੇ mobile ਨਿਆਣੇ

ਆਇਆ ਉਹ ਮਾਂ ਮਾਤਾ ਉਹਦੀ ਉੱਪਰ ਕੱਪੜੇ ਸੁੱਕਨੇ ਪਾਂਦੀ ਗਈ ਹੋਣੀ ਉਹ ਧੱਕਾ ਈ ਮਾਰਿਆ

ਦੇਖਲਾ ਆਪਣੀ ਮਾਂ ਆਪਣੀ ਮਾਂ ਨੂੰ ਧੱਕਾ ਮਾਰਤਾ ਆਪਣੀ ਛੱਤ ਉੱਪਰ ਤੇ ਇੰਨਾ ਬੁਰਾ ਹਾਲ ਏ ਹੁਣ ਨਿਆਣੇ ਇੰਨਾ mobile ਦੇ ਵਿਚ ਵੜ ਗਏ ਆਪਾਂ ਉਹਨਾ ਹਟਾ ਨੀ ਸਕਦੇ ਨਹੀਂ ਉਹ ਵੀ ਹੈ ਨਾ ਉਹ ਇੱਕ ਆਦਤ ਜਿਵੇਂ ਕਹਿ ਲੋ ਉਹ ਬਣ ਜਾਂਦੀ ਏ ਬੱਸ ਹੋਰ ਇਹਦੀ ਬੱਚਿਆਂ ਦੀ ਇੰਨੀ ਮਾੜੀ ਆਦਤ ਪੈਗੀ ਹੁਣ ਆਪਾਂ ਕੁੱਝ ਨੀਂ ਕਰ ਸਕਦੇ ਹਾਂ ਜੀ ਬਿਲਕੁਲ ਸਹੀ ਗੱਲ ਏ ਤੁਹਾਡੀ

ਚਲੋ ਬਾਕੀ ਹੁਣ ਦੇਖੀ ਜਾਉ time ਦੇ ਹਿਸਾਬ ਨਾਲ ਚੱਲੀ ਜਾਣਾ

ਹੋਰ ਤੁਸੀਂ ਫੇਰ ਅੱਜ ਆਉਗੇ ਸ਼ਾਮ ਨੂੰ game ਖੇਡਣ

ਮੈਂ ਤਾਂ daily ਹੁੰਨਾ ground ਚ ਆ ਜਿਓ

ਹਾਂਜੀ sir ਆਉਂਦੀ ਏ ਆਵਾਜ਼ ਹਾਂਜੀ ਹਾਂਜੀ ਹਾਂਜੀ ਹਾਂਜੀ ਆਪਣਾ topic hockey ਏ ਬਾਈ ਦੱਸੋ ਫੇਰ hockey ਬਾਰੇ okay sir ਅਹ hockey ਚ sir ਗਿਆਰਾ player ਹੁੰਨੇ ਐ ਅੱਛਾ

ground ਕਿੰਨਾ ਹੁੰਦਾ ਉਹਦੀ ground ਦੀ dimensions ਕਿੰਨੀਆਂ ਹੁੰਦੀਆਂ ਨੇ hockey ਦੀ ਲੰਬਾਈ ਹੁੰਦੀ ਆ ਇਕਾਨਵੇ point ਚਾਲੀ

ਠੀਕ ਏ ਜਿਸ ਦੇ ਵਿੱਚ stick ਦਾ ਅਹ stick ਹੁੰਦੀ ਆ forty

ਅਹ sorry thirty seven ਇੰਚ ਅੱਛਾ ਕੱਦ ਠੀਕ ਏ ਤੇ ਅੱਜਕਲ ਤਾਂ ਵੈਸੇ hockey turf ਤੇ use ਕਰਦੇ ਏ ਹਨਾ ਹਾਂਜੀ ਹਾਂਜੀ ਹਾਂਜੀ ਅੱਛਾ ਹੋਰ ਕਿੰਨੇ player ਕਿਹੜੀ ਕਿਹੜੀ positions ਤੇ ਖੇਲਦੇ ਏ ਅਹ center far ਅਹ forward ਹੁੰਦਾ sir

ਤੇ right full back right in

goal keeper ਹੁੰਦਾ ਏ sir

right full back ਹੋ ਗਿਆ ਜੀ ਹੋਰ ਅਹ four player ਤਿੰਨ ਤਿੰਨ ਨੇ ਅਗਰ ਹਮ ਤੇ ਆਪਣੇ ਪੰਜਾਬ ਚ ਹੈ ਕਿੱਥੇ turf ਵਗੈਰਾ ਕੇ ਨਹੀਂ

ਆਪਣੇ ਪੰਜਾਬ ਚ ਨੀ ਹੈਗਾ sir turf ਵੈਸੇ ਚੰਡੀਗੜ੍ਹ ਹੈਗਾ ਏ ਲੁਧਿਆਣੇ ਚ ਹੈਗਾ ਏ ਸਾਇਦ ਅੱਛਾ ਚੰਡੀਗੜ੍ਹ ਦੇ ਵਿੱਚ turf ਹੈਗਾ ਤੇ ਲੁਧਿਆਣੇ ਦੇ ਵਿੱਚ turf ਹੈਗਾ

ਠੀਕ ਏ hockey ਪੰਜਾਬ ਦੀ national game ਏ ਨਾ

ਤੇ ਹੋਰ ਕੁੱਝ ਇਹਦੇ ਬਾਰੇ ਪਹਿਲਾਂ ਆਪਾਂ hockey ਤੋਂ ਜਿਵੇਂ ਆਪਾਂ ਤੋਂ ਕਿਸੇ ਬੱਚੇ ਨੂੰ ਸਿਖਾਉਣੀ ਏ hockey ਸਾਰੇ ਨਾਲੋ driveling ਤੋਂ start ਕਰਨੀ ਏ